ਇੱਥੇ ਟੇਬਲ ਚੇਅਰ ਤੇ ਸੋਫੇ ਪਏ ਵੇ ਨੇ ਟੇਬਲ ਦੇ ਉੱਤੇ ਕੁੱਝ ਕਟਲਰੀ ਪਈ ਵੇ --

ਜਿਵੇਂ ਕਿ ਮੈਂ ਦੇਖ ਪਾ ਰਹੀ ਆਂ ਰਾਤ ਦਾ ਸਮੇਂ ਏ ਇਥੇ ਕੁਝ ਲਾਈਟਾਂ ਜੱਗੀਆਂ ਪਈਆਂ ਨੇ ਇਥੇ ਦੀਵਾਰਾਂ ਡਿਜ਼ਾਇਨਦਾਰ ਬਣਾਈਆਂ ਹੋਈਆਂ ਨੇ।

ਡਿਜ਼ਾਈਨਦਾਰ ਬਣਾਈਆ ਹੋਈਆਂ ਨੇ ਇੱਥੇ ਇੱਕ ਸ਼ੀਸ਼ਾ ਵੀ ਲੱਗਿਆ ਹੋਇਆ ਹੈ ਦੀਵਾਰ ਦੇ ਉੱਤੇ।

ਏ ਬੈਂਕ ਹੈਗਾ ਹੈ ਬੈਂਕ ਦੇ ਕੋਲ ਕੁੱਝ ਬਾਈਕਾਂ ਖੜ੍ਹੀਆਂ ਹੋਈਆਂ ਨੇ ਤੇ ਬਾਈਕਾਂ ਦੇ ਕੋਲ ਕੁੱਝ ਲੋਕ ਖੜ੍ਹੇ ਹੋਏ ਨੇ।

ਇੱਥੇ ਇੱਕ ਵਿਅਕਤੀ ਵੀ ਖੜਿਆ ਹੋਇਆ ਹੈ ਇੱਥੇ ਕੁੱਝ ਦਰਵਾਜ਼ੇ ਲੱਗੇ ਹੋਏ ਨੇ।

ਇੱਕ ਬੋਰਡ ਲੱਗਿਆ ਹੋਇਆ ਉਹ ਹਰਾ ਹਰੇ ਰੰਗ ਉਹਦੇ ਵਿਚ ਕੁੱਛ ਲਿਖਿਆ ਵੀ ਹੋਇਆ ਹੈ।

ਛੋਟੇ-ਛੋਟੇ ਪੇੜ੍ਹ ਵੀ ਲੱਗੇ ਹੋਏ ਨੇ ਉਹਦੇ ਉੱਤੇ ਫੁੱਲ ਵੀ ਆਏ ਹੋਏ ਨੇ।

ਇਥੇ ਇਕ ਖੰਬਾ ਏ ਖੰਬੇ ਉੱਤੇ ਲਾਈਟ ਲੱਗ ਹੋਈ ਏ ਖੰਬੇ ਦੇ ਨਾਲ ਹੀ ਲੋਹੇ ਦਾ ਵੀ ਸਟੈਂਡ ਲੱਗਿਆ ਹੋਇਆ।

ਇੱਥੇ ਇੱਕ ਮਿੱਟੀ ਜਿਹਾ ਰਾਸਤਾ ਵੀ ਜਾਂਦਾ ਪਿਆ ਏ ਤੇ ਇੱਟਾਂ ਦੀਆਂ ਵੀ ਪਾਰਟਾਂ ਬਣੀਆਂ ਹੋਈਆਂ ਨੇ।

ਉਹਦੇ ਉੱਤੇ ਲੱਸੀ ਦਾ ਗਲਾਸ ਦੀ ਪਿਚਰ ਬਣੀ ਹੋਈ ਹੈ ਇੱਥੇ ਇੱਕ ਵਿਅਕਤੀ ਬੈਠਾ ਹੈ ਟੇਬਲ ਤੇ ਹੱਥ ਰੱਖ ਕੇ

ਜਿਵੇਂ ਕਿ ਮੈਂ ਦੇਖ ਪਾ ਰਹੀ ਹਾਂ ਇਹ ਰਾਤ ਦਾ ਸਮੇਂ ਹੈ ਇੱਥੇ ਕੁੱਝ ਲਾਈਟਾਂ ਜਗਦੀਆਂ ਪਈਆਂ ਨੇ।

ਬਿਲਡਿੰਗ ਦੇ ਹੋਰ ਵੀ ਬੋਰਡਾਂ ਲੱਗ ਗਿਆ ਹੋਈਆਂ ਨੇ ਉਹਦੇ ਵਿੱਚ ਕੁਝ ਲਿ--

ਟੇਬਲ ਦੇ ਉੱਤੇ ਕੁੱਝ ਡੱਬੇ ਪਏ ਨੇ ਡੱਬੇ ਦੇ ਅੰਦਰ ਕੁੱਝ ਸਮਾਨ ਪਿਆ ਹੋਇਆ ਹੈ।

ਉਹ ਕਾਲੇ ਰੰਗ ਦੀਆਂ ਨੇ ਇੱਥੇ ਦਰਵਾਜ਼ਾ ਵੀ ਲੱਗਿਆ ਹੋਇਆ ਹੈ ਦਰਵਾਜ਼ਿਆਂ ਦੇ ਉੱਤੇ ਕੁਝ ਬੋਰਡ ਲੱਗਿਆ ਹੋਇਆ ਹੈ ਜਿਸ ਦੇ ਉੱਤੇ --

ਇੱਥੇ ਕੁੱਝ ਪੇੜ੍ਹ ਪੌਦੇ ਲੱਗੇ ਹੋਏ ਨੇ ਹਰੇ-ਹਰੇ ਰੰਗ ਦੇ ਇੱਥੇ ਕੁੱਝ ਟੈਂਟ ਲੱਗੇ ਹੋਏ ਨੇ ਜੋ ਕਿ ਅਲੱਗ-ਅਲੱਗ ਕਲਰ ਦੇ ਨੇ।